ਤੇ private ਖਿਡਾਰੀਆਂ ਨੂੰ ਬੀਮਾ ਖੇਤਰ ਵਿੱਚ ਆਉਣ ਦੀ ਇਜਾਜ਼ਤ ਦਿੱਤੀ। ਟੋਪ ਅਪ ਯੋਜਨਾਵਾਂ, ਗੰਭੀਰ ਬਿਮਾਰੀਆਂ ਦੀਆਂ ਯੋਜਨਾਵਾਂ ਹਸਪਤਾਲ number ਅਤੇ Top up policies ਦੀ ਸ਼ੁਰੁਆਤ। ਸਿਹਤ ਬੀਮਾ ਖੇਤਰ ਘਣਤਾ ਦੀ ਗਣਨਾ ਵਿੱਚ ਲਗਭਗ ਦੱਸ ਪ੍ਰਤੀਸ਼ਤ ਹੈ। ਭਾਰਤ ਇੱਕ ਅਜਿਹਾ ਦੇਸ਼ ਹੈ ਜਿਸ ਵਿਚ ਸਭ ਤੋਂ ਘੱਟ ਸਿਹਤ ਬੀਮੇ ਦੀ ਪਹੁੰਚ ਹੈ। ਜਿਸ ਵਿੱਚ ਸ਼ਹਿਰੀ ਖੇਤਰਾਂ ਵਿੱਚ ਸਿਰਫ ਅਠਾਰਾਂ percent ਲੋਕ ਤੇ ਪੇਂਡੂ ਖੇਤਰਾਂ ਵਿੱਚ ਚੋਦਾਂ percent ਲੋਕ ਕਿਸੇ ਵੀ ਕਿਸਮ ਦੀ ਸਿਹਤ ਬੀਮਾ ਯੋਜਨਾ ਦੇ ਅਧੀਨ ਆਉਂਦੇ ਹਨ ਸਿਹਤ ਬੀਮੇ ਦੀ ਘੱਟ ਪਰਵੇਸ਼ ਤੇ ਕਵਰੇਜ ਦਾ ਇਕ ਮੁੱਖ ਕਾਰਨ sector ਵਿਚ ਮੁਕਾਬਲੇ ਦੀ ਘਾਟ ਵੀ ਹੈ। ਜੋ ਭਾਰਤ ਵਿਚ ਬੀਮਾ Polcies ਲਈ ਜ਼ਿੰਮੇਵਾਰ ਹੈ RDA । ਇਹ ਮੁਕਬਾਲੇ ਨੂੰ ਉਤਸ਼ਾਹਿਤ ਕਰਨ ਲਈ Telecom circles ਵਾਂਗ ਸਿਹਤ Circle ਬਣਾ ਸਕਦਾ ਹੈ। ਸਿਧਾਂਤਕ ਤੌਰ ਤੇ ਸਰਕਾਰੀ ਸਿਹਤ ਸੇਵਾਵਾਂ tax ਜਨਤਕ ਪ੍ਰਣਾਲੀ ਦੇ ਤਹਿਤ ਸਾਰੇ ਨਾਗਰਿਕਾਂ ਲਈ ਉਪਲੱਬਧ ਹਨ ਅਜਿਹੀਆਂ ਸੇਵਾਵਾਂ ਤਕ ਪਹੁੰਚ ਕਰਨ ਵਿੱਚ ਰੁਕਾਵਟਾਂ ਘਰਾਂ ਨੂੰ ਨਿੱਜੀ ਦੇਖ ਭਾਲ ਲੈਣ ਲਈ ਮਜ਼ਬੂਰ ਕਰਦੀਆਂ ਹਨ ਜਿਸ ਦੇ ਨਤੀਜੇ ਵਜੋਂ ਉੱਚ ਦੇਰ ਤੋਂ ਭੁਗਤਾਨ ਹੁੰਦਾ ਹੈ ਅੱਜ ਭਾਰਤ ਵਿੱਚ ਸਿਹਤ ਬੀਮਾ ਯੋਜਨਾਵਾਂ ਨੂੰ ਕੁਝ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ ਜਿਵੇਂ ਕਿ ਹਸਪਤਾਲ ਵਿੱਚ ਭਰਤੀ, ਹਸਪਤਾਲ ਵਿੱਚ ਭਰਤੀ ਕਰਨ ਦੀਆਂ ਯੋਜਨਾਵਾਂ ਮੁਆਵਜ਼ੇ ਦੀਆ ਯੋਜਨਾਵਾਂ ਹਨ ਜੋ ਬੀਮੇ ਦੀ ਰਕਮ ਦੇ ਅਧੀਨ ਬੀਮੇ ਵਾਲੇ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਲਾਗਤ ਅਤੇ ਡਾਕਟਰੀ ਖਰਚਿਆਂ ਦਾ ਭੁਗਤਾਨ ਕਰਦਿਆਂ ਹਨ. ਬੀਮੇ ਦੀ ਰਕਮ ਵਿਅਕਤੀਗਤ ਸਿਹਤ ਨੀਤੀਆਂ ਦੇ ਮਾਮਲੇ ਦੇ ਵਿੱਚ ਪ੍ਰਤੀ member ਦੇ ਅਧਾਰ ਤੇ ਜਾ ਪਰਿਵਾਰਕ floater policies ਦੇ ਮਾਮਲੇ ਵਿੱਚ floater ਅਧਾਰ ਤੇ ਲਾਗੂ ਕੀਤੀ ਜਾ ਸਕਦੀ ਹੈ ਜੀ floaterPolicies ਦੇ ਮਾਮਲੇ ਵਿੱਚ ਬੀਮੇ ਦੀ ਰਕਮ ਦੀ ਵਰਤੋਂ ਯੋਜਨਾ ਦੇ ਅਧੀਨ ਬੀਮੇ ਵਾਲੇ ਕਿਸੇ ਵੀ member ਦੁਆਰਾ ਕੀਤੀ ਜਾ ਸਕਦੀ ਹੈ ਏਹੇ ਪੋਲੀਸੀਆਂ ਆਮ ਤੌਰ ਤੇ ਕੋਈ ਨਕਦ ਲਾਭ ਨਹੀਂ ਦਿੰਦੀਆਂਹਮ ਹਸਪਤਾਲ ਵਿੱਚ ਦਾਖਲ ਹੋਣ ਦੇ ਲਾਭਾ ਤੋਂ ਇਲਾਵਾ ਖ਼ਾਸ ਨੀਤੀਆਂ ਕਈ ਵਾਧੂ ਲਾਭਾ ਦੀ ਪੇਸ਼ਕਸ਼ ਵੀ ਕਰ ਸਕਦੀਆਂ ਹਨ ਜਿਵੇ ਕਿ ਜਨੇਪਾ ਅਤੇ ਨਵਜੰਮੇ ਬੱਚੇ ਦੀ ਕਵਰੇਜ ਖ਼ਾਸ ਪ੍ਰਕ੍ਰਿਆਵਾਂ ਲਈ ਦੇਖ ਪ੍ਰਕਿਰਿਆਵਾਂ ਹਸਪਤਾਲ ਤੋਂ ਪਹਿਲਾ ਤੇ post ਹਸਪਤਾਲ ਚ ਦੇਖ ਭਾਲ ਘਰੇਲੂ ਲਾਭ ਜਿਥੇ ਮਰੀਜ਼ਾ ਨੂੰ ਹਸਪਤਾਲ ਨਹੀਂ ਲਿਜਾਇਆ ਜਾ ਸਕਦਾ ਰੋਜ਼ਾਨਾ ਨਕਦ ਅਤੇ ਸੰਗਰੂਪੀ sir ਇੱਕ ਹੋਰ ਕਿਸਮ ਦੀ ਹਸਪਤਾਲ ਵਿੱਚ ਭਰਤੀ ਨੀਤੀ ਹੈ ਜਿਸਨੂੰ top up policy ਕਿਹਾ ਜਾਂਦਾ ਹੈ top uppolicies ਵਿੱਚ ਉੱਚ ਕਟੌਤੀ ਯੋਗ ਵਿਸ਼ੇਸ਼ ਤੌਰ ਤੇ ਮੌਜੂਦਾ ਕਵਰ ਦਾ ਪੱਧਰ set ਕੀਤਾ ਜਾਂਦਾ ਹੈ ਇਹੇ policy ਓਹਨਾ ਲੋਕਾਂ ਤੇ ਨਿਸ਼ਾਨਾ ਹੈ ਜਿੰਨਾ ਕੋਲ ਆਪਣੇ ਮਾਲਿਕ ਤੋਂ ਕੁਜ ਰਕਮ ਦੀ ਬੀਮਾ ਹੈ ਜੇਕਰ ਰੁਜ਼ਗਾਰ ਦਾਤਾ ਦੁਆਰਾ ਪ੍ਰਧਾਨ ਕੀਤਾ cover ਕਾਫੀ ਨਹੀਂ ਹੈ ਤਾ ਲੋਕ top up ਉਸ policy ਦੇ ਨਾਲ cover ਦੀ ਪੂਰਤੀ ਕਰ ਸਕਦੇ ਹਾ ਹਾਲਾ ਕਿ ਇਹ ਭੁਗਤਾਨ ਯੋਗ ਅੰਤਿਮ ਰਕਮ ਤੇ ਹਰੇਕ member ਲਈ report ਕੀਤੇ ਗਏ ਹਰੇਕ ਦਾਵੇ ਤੇ ਕਟੌਤੀ ਦੇ ਅਧੀਨ ਹੈ ਦੂਜਾ ਹੁੰਦਾ ਹੈ ਜੀ ਪਰਿਵਾਰੀਕ floater ਸੇਹਤ ਬੀਮਾ ਪਰਿਵਾਰਕ ਸੇਹਤ ਬਿਨਾ ਯੋਜਨਾ ਇੱਕ ਸੇਹਤ ਬੀਮਾ ਯੋਜਨਾ ਵਿੱਚ ਪੂਰੇ ਪਰਿਵਾਰ ਨੂੰ cover ਕਰਦੀ ਹੈ ਇਹ ਇਸ ਧਾਰਨਾ ਦੇ ਤਹਿਤ ਕੰਮ ਹੈ ਕਿ ਇੱਕ ਸਮੇ ਤੇ ਇੱਕ ਪਰਿਵਾਰ ਦੇ ਸਾਰੇ member ਇੱਕ ਸਮੇਂ ਬਿਮਾਰੀ ਤੋਂ ਪੀੜਿਤ ਨਹੀ ਹੋਣਗੇ

ਤਾਰਾਂ ਦਾ ਬਹੁਤ ਚੰਗਾ network ਹੈ ਤੇ ਦੂਜਾ ਆ ਜਾਂਦਾ ਹੈ ਉਸ ਤੋਂ ਬਾਅਦ ਆਉਂਦਾ ਪੂਰਵ ਮੋਜੂਦਾ ਰੋਗ cover ਯੋਜਨਾ । ਇਹ ਬਿਮਾਰੀ ਦੇ ਵਿਰੁਧ cover ਦੀ ਪੇਸ਼ਕਸ਼ ਕਰਦਾ ਹੈ ਜੋ policy ਧਾਰਕ ਨੂੰ ਸਿਹਤ policy ਖਰੀਦਨ ਤੋ ਪਹਿਲਾਂ ਹੀ ਪੂਰਵ ਮੋਜੂਦਾ ਰੋਗ cover plan ਪਹਿਲਾਂ ਤੋਂ ਮੋਜੂਦਾ ਬਿਮਾਰੀ ਦੇ ਵਿਰੁਧ cover ਦੀ ਪੇਸ਼ਕਸ਼ ਕਰਦੇ ਹਨ ਜਿਵੇ ਕੀ ਸ਼ੁਗਰ ਗੁਰਦੇ ਦੀ ਅਸਫਲਤਾ ਤੇ ਹੋਰ ਬਹੁਤ ਕੁਛ ਦੋ ਤੋਂ ਚਾਰ ਸਾਲਾਂ ਦੀ ਉਡੀਕ ਦੀ ਬੁਨਿਆਦ ਤੋਂ ਬਾਅਦ ਇਹ ਬੀਮਾ ਕਰਤਾ ਨੂੰ ਸਾਰੇ cover ਦਿੰਦਾ ਹੈ ਜਿਵੇ ਕੀ ਇਸ ਦੇ ਨਾਮ ਤੋਂ ਹੀ ਪਤਾ ਲਗ ਰਿਹਾ ਹੈ ਕੀ ਇਸ ਕਿਸਮ ਦੀਆਂ ਸੇਹਤ ਬੀਮਾ ਯੋਜਨਾਵਾਂ ਪਰਿਵਾਰ ਵਿੱਚ ਬਜੁਰਗਾਂ ਲਈ ਹਨ। ਇਹ ਬੁਢਾਪੇ ਦੌਰਾਨ ਸਿਹਤ ਸਮੱਸਿਆਵਾਂ ਤੋਂ ਸਮੱਸਿਆਂਵਾਂ ਤੋਂ ਕਵਰ ਅਤੇ ਸੁਰਖਿਆ ਪ੍ਰਦਾਨ ਕਰਦਾ ਹੈ। ਇਹ ਹਰੇਕ ਬੀਮਾ ਕਰਤਾ ਪੈਠ ਸਾਲ ਕੀ ਓਮਰ ਤੱਕ ਕਵਰ ਪ੍ਰਦਾਨ ਕਰਦਾ ਹੈ। ਫਿਰ ਅਸੀਂ ਗਲ ਕਰਦੇ ਹਾਂ ਜਣੇਪਾ ਸੇਹਤ ਬੀਮਾ ਜਣੇਪਾ ਅਤੇ ਹੋਰ ਵਾਧੂ ਖਰਚਿਆਂ ਲਈ coverage ਯਕੀਨੀ ਬਣਾਉਂਦਾ ਹੈ। ਇਹ ਜਨਮ ਤੋਂ ਪਹਿਲਾਂ ਅਤੇ ਬਾਅਦ ਦੀ ਦੇਖ ਬਾਲ ਬਚੇ ਦੀ delievery ਦੋਹਾਂ ਦਾ ਧਿਆਨ ਰਖਦਾ ਹੈ ਹੋਰ ਜਿਨੇ ਵੀ ਤਰ੍ਹਾਂ ਜਣੇਪਾ ਬੀਮਾ ਪਰਦਾਤਾ ਕੋਲ network ਹਸਪਤਾਲਾਂ ਦੀ ਬਹੁਤ ਵੱਡੀ ਸ਼੍ਰੇਣੀ ਹੈ ਤੇ ਓਹ ambulance ਦੇ ਖਰਚੇ ਦੀ ਦੇਖ ਬਾਲ ਵੀ ਕਰਦਾ ਹੈ ਇਨਾਂ ਸੇਵਾਵਾਂ ਦੀ ਨਿਗਰਾਨੀ maternity benefit act ਦਵਾਰਾ ਕੀਤੀ ਜਾਂਦੀ ਹੈ । maternity benefit act ਓਹਨਾਂ ਲੋਕਾਂ ਤੇ ਲਾਗੂ ਹੁੰਦਾ ਹੈ ਜੋ EMI ਦਵਾਰਾਂ cover ਕੀਤੇ ਗਏ ਅਦਾਰੇ ਵਿੱਚ ਕੰਮ ਨਹੀ ਕਰਦਿਆਂ ਹਨ ਪਰ ਜੋ act ਦੀਆਂ ਖਾਣਾ ਬਾਗਾਂ ਦੁਕਾਨਾਂ ਜਾ ਘੱਟੋ ਘੱਟ ਦਸ ਵਿਅਕਤੀਆਂ ਨੂੰ ਰੋਜ਼ਗਾਰ ਦੇਣ ਵਾਲਿਆ ਹੋਰ ਸੰਸਥਾਵਾਂ ਵਿੱਚ ਕੰਮ ਕਰਦੀਆਂ ਹਨ ਈ ਐਸ ਆਈ ਦਵਾਰਾ ਕਵਰ ਕੀਤੇ ਗਏ ਅਦਾਰੇ ਵਿੱਚ ਕੰਮ ਕਰਨ ਵਾਲੀ ਔਰਤਾਂ ਨੂੰ ਵੀ cover ਕੀਤਾ ਗਿਆ ਹੈ ਪਰ ਜਿਨਾ ਦੀ ਤਨਖਾਹ ਅਧੀਨਗੀ ਦੀ ਸੀਮਾ ਤੋਂ ਵੱਧ ਹੈ ਫਿਰ ਦੋ ਹਜਾਰ ਦਸ ਤੋਂ ਇੰਦਰਾ ਗਾਂਧੀ ਮਾਤ੍ਰੀਤਵ ਯੋਜਨਾ program ਜੋ ਕੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦਵਾਰਾ ਚਲਾਇਆ ਜਾਂਦਾ ਹੈ ਇਸ ਨੂੰ ਕੁਝ ਜ਼ਿਲਿਆਂ ਵਿੱਚ ਸਥਾਪਿਤ ਕੀਤਾ ਗਆ ਦੋ ਹਜਾਰ ਸਤਾਰਾ ਵਿੱਚ ਇਸ ਨੂੰ ਬਵੰਜਾ ਜਿਲਿਆਂ ਵ੍ਹਿਚ ਸਥਾਪਿਤ ਕੀਤਾ ਗਿਆ। ਇਹ program ਉਨੀ ਸਾਲ ਜਾ ਇਸ ਤੋਂ ਵੱਧ ਉਮਰ ਦੀਆਂ ਗਰਭਵਤੀ ਔਰਤਾਂ ਲਈ ਓਹਨਾਂ ਦੀਆ ਪਹਿਲੀਆਂ ਤੋਹ ਪੂਰੀਆਂ ਹੋਈਆ ਗਰਬ ਅਰਥ ਵਿਵਸਥਾਵਾਂ ਦੇ ਦੋਰਾਨ ਹੈ ਤੇ ਲਾਭ ਵਿੱਚ ਤਿੰਨ ਕਿਸਤਾ ਵਿੱਚ ਭੁਗਤਾਨ ਕੀਤੀ ਗਈ ਕੁੱਲ ਛੇ ਹਜਾਰ ਦੀ ਰਕਮ ਸ਼ਾਮਿਲ ਹੈ ਤੇ ਮਾਂ ਤੇ ਬਚੇ ਲਈ ਲਾਜ਼ਮੀ ਡਾਕਟਰੀ ਜਾਂਚ ਦੇ ਕਾਰਨਾਂ ਦੇ ਅਧੀਨ ਹੈ। ਇਹ ਮਿਲਦੀ ਹੈ ਗਰਭ ਅਵਸਥਾ ਦੇ ਦੂਜੇ ਮਹੀਨੇ ਦੇ ਅੰਤ ਵਿੱਚ ਅਤੇ ਬੱਚੇ ਦੇ ਜਨਮ ਤੇ ਤੇ ਓਸ ਦੋ ਬਾਅਦ ਬਚੇ ਦੇ ਛੇ ਮਹੀਨੇ ਤੱਕ ਰੋਜਾਨਾ ਨਕਦ ਲਾਭ ਇੱਕ ਪਰੀਭਾਸ਼ਿਤ ਲਾਭ ਨੀਤੀ ਹੈ ਜੋ ਕੀ ਇੱਕ ਅਸੀਂ ਗਲ ਕਰ ਰਹੇ ਹੈ ਹਸਪਤਾਲ ਰੋਜ਼ਾਨਾ ਨਕਦ ਲਾਭ ਯੋਜਨਾਵਾਂ ਦੀ ਸਾਲ ਵਿੱਚ ਦਾਖਲ ਹੋਣ ਦੇ ਹਰ ਦਿਨ ਪਰਿਭਾਸ਼ਿਤ ਰਕਮ ਦਾ ਭੁਗਤਾਨ ਕਰਦੀ ਹੈ policy ਸਾਲ ਵਿੱਚ ਦਿਨਾਂ ਦੀ ਇੱਕ ਪ੍ਰਭਾਸ਼ਿਤ ਸੰਖਿਆ ਲਈ ਭੁਗਤਾਨ

ਓਹ ਲਾਭ policy ਹਨ ਜੋ cover ਕੀਤੀ ਗੰਭੀਰ ਬਿਮਾਰੀ ਤੇ ਡਾਕਟਰੀ ਪ੍ਰਕਿਰਿਆਵਾਂ ਦੇ ਨਿਧਾਨ ਤੇ ਇੱਕ ਪੁਸ਼ਤ ਲਾਭ ਰਾਸ਼ੀ ਦਾ ਭੁਗਤਾਨ ਕਰਦੀਆਂ ਹਨ ਇਹ ਬਿਮਾਰੀਆਂ ਆਮ ਤੋਰ ਤੇ ਖ਼ਾਸ ਅਤੇ ਉੱਚ ਗਮ੍ਭੀਰਤਾ ਅਤੇ ਕੁਦਰਤ ਵਿੱਚ ਘੱਟ ਵਾਰ ਵਾਰਤਾ ਵਾਲਿਆ ਹੁੰਦੀਆਂ ਹਨ ਜਿਨਾ ਦੀ ਕੀਮਤ ਰੋਜਾਨਾ ਡਾਕਟਰੀ ਦੇ ਇਲਾਜ ਦੇ ਮੁਕਾਬਲੇ ਜਿਆਦਾ ਹੁੰਦੀ ਹੈ । ਜਿਵੇ ਕੀ ਦਿਲ ਦਾ ਦੋਰਾ ਕੈਂਸਰ stroke ਆਦਿ ਤੇ ਇਹ Policy ਇਹਨਾਂ ਇਹ ਵਰਗੀਆਂ ਬਿਮਾਰੀਆਂ ਦੇ cover ਨੂੰ ਪੇਸ਼ ਕਰਦੀ ਹੈ

ਹਮ ਹਾਂਜੀ

ਹਮ ਹਾਂਜੀ

ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਬੱਸ ਵਧੀਆ ਤੁਸੀਂ ਦੱਸੋ ਹਾਂ ਜੀ ਵਧੀਆ ਹੋਰ ਪਰਿਵਾਰ ਸਭ ਕਿਵੇਂ ਹੈ ਬੱਸ ਵਧੀਆ ਨੇ ਸਾਰੇ ਤੁਸੀਂ ਦੱਸੋ ਘਰ ਪਰਿਵਾਰ ਸਭ ਠੀਕ ਹੈ ਜੀ ਜੀ ਸਾਰੇ ਵਧੀਆ ਠੀਕ ਹੈ ਤੁਸੀਂ ਸ਼੍ਰੀ ਰਾਮ ਜੀ ਬਾਰੇ ਦੱਸ ਸਕਦੇ ਹੋ ਨਾ ਤੁਹਾਨੂੰ ਪਤਾ ਹੀ ਹੈ ਰਮਾਇਣ ਸ਼ੁਰੂ ਹੋਤ ਵਾਲੀ ਹੈ ਨਾ

ਮੈਂ ਕਿਹਾ ਪਹਿਲਾ ਹੀ ਥੋੜਾ ਬਹੁਤ ਜਾਣ ਲੀਏ ਸ਼੍ਰੀ ਰਾਮ ਜੀ ਬਾਰੇ

ਅਹ ਰਾਮ ਜਿਹੜੇ ਸੀ ਉਹ ਹਿੰਦੂ ਧਰਮ ਵਿਚ ਭਗਵਾਨ ਵਿਸ਼ਨੂੰ ਦੇ ਜਿਹੜੇ ਸੱਤਵੇਂ ਅਵਤਾਰ ਹੈਂ ਆ ਅਯੁਧਿਆ ਦੇ ਰਾਜਾ ਸੀ ਤੇ ਕ੍ਰਿਸ਼ਨ ਤੇ ਰਾਮ ਵਿਸ਼ਨੂੰ ਦੇ ਦੋ ਮਹੱਤਵਪੂਰਨ ਅਵਤਾਰ ਮੰਨੇ ਜਾਂਦੇ ਹਨ ਕੁਝ ਰਾਮ ਕੇਂਦਰਿਤ ਸੰਪਰਦਾਵਾਂ ਵਿਚ ਰਾਮ ਨੂੰ ਇੱਕ ਅਵਤਾਰ ਦੀ ਬਜਾਏ ਪਰਮ ਮਨੀਆ ਜਾਂਦਾ ਹੈ ਰਾਮ ਸੂਰਯ ਵੰਸ਼ ਜੋ ਕਿ ਬਾਅਦ ਵਿੱਚ ਰਘੁਵਸ਼ਨ ਵਜੋਂ ਜਾਣਿਆ ਗਿਆ ਓਹਦੇ ਵਿੱਚ ਹੀ ਪੈਦਾ ਹੋਏ ਨੇ ਤੇ ਭਾਰਤੀ ਪੁਰਾਤਤਵ ਵਿਭਾਗ ਨੇ ਇੱਕ ਸਰਵੇਖਣ ਦੇ ਅਨੁਸਾਰ ਉੱਨੀ ਸੌ ਬੰਨਵੇਂ ਦੇ ਵਿੱਚ ਰਾਮ ਜਨਮ ਸਥਾਨ ਵਿੱਚ ਇਕ ਪ੍ਰਾਚੀਨ ਮੰਦਰ ਦੀ ਰਹਿੰਦ ਖੂੰਦ ਪਾਈ ਗਈ ਹੈ ਜਿਸਤੋਂ ਪ੍ਰਾਚੀਨ ਕਾਲ ਵਿੱਚ ਰਾਮ ਦੀ ਪੂਜਾ ਦੇ ਸੰਕੇਤ ਮਿਲਦੇ ਹੈ ਤੇ ਰਾਮ ਹਿੰਦੂ ਧਰਮ ਦੇ ਕਕਈ ਉੱਘੇ ਦੇਵੀ ਦੇਵਤਿਆਂ ਵਿੱਚ

ਅੱਛਾ ਤੇ ਤੁਸੀਂ ਮੈਨੂੰ ਦੱਸ ਸਕਦੇ ਹੋਂ ਕਿ ਐਨਾ ਦੇ ਭਰਾ ਕੌਣ ਕੌਣ ਸੀਗੇ ਭਗਵਾਨ ਰਾਮ ਦੇ ਸੀ ਹਾਂ ਜੀ ਹਾਂ ਜੀ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਅਹ ਰਾਜਾ ਦਸ਼ਰਥ ਜਿਹੜਾ ਸੀ ਰਾਜਾ ਰਘੁ ਰਾਜਾ ਅਜਾ ਦੇ ਪੁੱਤਰ ਤੇ ਇੰਦੁਮਤੀ ਇੱਕ ਵਾਰ ਇਕਸ਼ਵਾਕੂ ਰਾਜਵੰਸ਼ ਦੇ ਅਯੁਧਿਆ ਦੇ ਰਾਜੇ ਤੇ ਭਗਵਾਨ ਰਾਮ ਦੇ ਪਿਤਾ ਇੱਕ ਧੋਖੇਬਾਜ਼ ਸੀ ਉਸਦੇ ਖ਼ਾਨਦਾਨ ਦੇ ਇਤਿਹਾਸ ਦਾ ਵੇਰਵਾ ਵਾਲਮੀਕਿ ਨੇ ਰਮਾਇਣ ਵਿੱਚ ਕੀਤਾ ਹੈ ਅੱਛਾ ਤੇ ਤੁਸੀਂ ਦੱਸ ਦਸ਼ਰਥ ਦੀਆਂ ਤਿੰਨ ਪਤਨੀਆਂ ਸੀ ਤੇ ਉਨ੍ਹਾਂ ਦੇ ਨਾਮ ਦੱਸ ਸਕਦੇ ਹੋ ਨਜਾਂ ਦੀ ਕਿਹੜੀਆਂ ਕਿਹੜੀਆਂ ਪਤਨੀਆਂ ਸੀ ਹਾਂ ਜੀ ਉਨ੍ਹਾਂ ਦੀਆਂ ਤਿੰਨ ਪਤਨੀਆਂ ਸੀ ਕੌਸ਼ਲਿਆ ਸੁਮਿਤਰਾ ਕੇਕਈ ਜਿਹੜੀ ਕੌਸ਼ਲਿਆ ਸੀ ਉਹ ਸਭ ਤੋਂ ਵੱਢੀ ਸੀ ਉਹ ਰਾਮ ਦੀ ਮਾਤਾ ਸੀ ਤੇ ਜਿਹੜੀ ਸੁਮਿਤਰਾ ਸੀ ਉਹ ਦੂਸਰੇ ਨੰਬਰ ਤੇ ਆਉਂਦੀ ਸੀ ਤੇ ਉਹ ਹੈਗੀ ਸੀ ਆਪਣਾ ਲਕਸ਼ਮਣ ਤੇ ਸ਼ਤਰੁਘਨ ਦੀ ਮਾਤਾ ਤੇ ਜਿਹੜੀ ਕੇਕਈ ਸੀ ਉਹ ਹੈਗੀ ਸੀ ਭਰਤ ਦੀ ਮਾਤਾ ਤੇ ਜਿਹੜੀ ਕੇਕਈ ਸੀ ਉਹ ਸਭ ਤੋਂ ਕਹਿ ਸਕਦੇ ਹਾਂ ਕਿ ਨਿਰਦਈ ਔਰਤ ਹੈਗੀ ਹੈ ਕੇਕਈ ਜਿਹੜੀ ਹੈ ਓਹਨੇ ਹੀ ਰਾਜਾ ਰਾਮ ਨੂੰ ਜਿਹੜਾ ਸੀ ਚੌਦਾਂ ਸਾਲਾਂ ਲਈ ਬਨਵਾਸ ਵਿੱਚ ਬਨਵਾਸ ਕੱਟਣ ਲਈ ਜੰਗਲ ਵਿੱਚ ਭੇਜਿਆ ਸੀ ਤੇ ਭੇਜਿਆ ਸੀ ਤੇ ਉਹ ਸਾਰਿਆਂ ਵਿੱਚ ਬੁੱਧੀਮਾਨ ਤੇ ਸੂਝਵਾਨ ਸੀ ਤੇ ਦਸ਼ਰਥ ਦੀ ਇੱਕ ਧੀ ਤੇ ਓਹਦੇ ਚਾਰ ਪੁੱਤਰ ਹੋਏ ਸੀ ਤੇ ਇਨ੍ਹਾਂ ਦੀ ਧੀ ਤੇ ਪੁੱਤਰਾਂ ਬਾਰੇ ਦੱਸ ਸਕਦੇ ਹੋ ਕੌਣ ਕੌਣ ਸੀਗੇ ਤੇ ਹਨ ਦੇ ਤੇ ਇਨ੍ਹਾਂ ਦੇ ਮਤਲਬ ਕੀ ਇਨ੍ਹਾਂ ਦੇ ਮਤਲਬ ਉਹ ਸੀ ਕੀ ਕੀ ਕੰਮ ਕਰਦੇ ਸੀਗੇ? ਜੀ ਜੀ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਅਹ ਜਿਹੜੀ ਉਨ੍ਹਾਂ ਦੇ ਨਾ ਇੱਕ ਪੁੱਤਰੀ ਸੀ ਓਹਦਾ ਨਾਮ ਸੀ ਸ਼ਾਂਤਾ ਤੇ ਉਤੇ ਛੋਟੇ ਸੀ ਰਾਮ ਤੇ ਉਸ ਤੋਂ ਛੋਟੇ ਸੀ ਭਰਤ ਉਸਤੋਂ ਛੋਟੇ ਸੀ ਲਕਸ਼ਮਣ ਸਭ ਤੋਂ ਛੋਟੇ ਸੀ ਸ਼ਤਰੁਘਨ ਇਹ ਚਾਰ ਇਨ੍ਹਾਂ ਦੇ ਪੁੱਤਰ ਤੇ ਇੱਕ ਉਨ੍ਹਾਂ ਦੀ ਇੱਕ ਪੁੱਤਰੀ ਹੋਈ ਜਿਹੜੀ ਇਨ੍ਹਾਂ ਦੀ ਭੈਣ ਸ਼ਾਂਤਾ ਰਾਜਾ ਦਸ਼ਰਥ ਦੀ ਇੱਕ ਧੀ ਭਗਵਾਨ ਰਾਮ ਦੀ ਭੈਣ ਸੀ ਬਾਅਦ ਵਿੱਚ ਉਸਨੂੰ ਅੰਗਾਂ ਦੇ ਰਾਜੇ ਰਾਜਾ ਰੋਪੜ ਜੀ ਨੂੰ ਗੋਦ ਲੈਣ ਵਿੱਚ ਦਿੱਤਾ ਗਿਆ ਤੇ ਉਹ ਵੇਦ ਗਿਆਨ ਕਲਾ ਸ਼ਿਲਪਕਾਰੀ ਤੇ ਯੁੱਧ ਲੜਾਈ ਵਿੱਚ ਚੰਗੀ ਸਿਖਿਅਤ ਸੀ ਓਹਦਾ ਵਿਆਹ ਜਿਹੜਾ ਸੀ ਰਿਸ਼ੀ ਸ੍ਰਿੰਗਾ ਦੇ ਨਾਲ ਹੋਇਆ ਸੀ ਜਿਸਨੇ ਦਸ਼ਰਥ ਲਈ ਪੁੱਤਰ ਕਮੇਟੀ ਕਮੇਠੀ ਯਜ਼ਨਾ ਯੋਜਨਾ ਵੀ ਕੀਤੀ ਸੀ ਤੇ ਜਿਸਤੋਂ ਬਾਅਦ ਦਸ਼ਰਥ ਨੂੰ ਚਾਰ ਪੁੱਤਰਾਂ ਰਾਮ ਭਾਰਤ ਜੁੜਵਾ ਲਕਸ਼ਮ ਤੇ ਸ਼ਤਰੁਘਨ ਜਿਹੜਾ ਸੀ ਉਹ ਅਸ਼ੀਰਵਾਦ ਦੇ ਰੂਪ ਵਿੱਚ ਪ੍ਰਾਪਤ ਹੋਏ ਸੀ ਤੇ ਜੇ ਰਾਮ ਦੀ ਗੱਲ ਕਰੀਏ ਇਹ ਰਾਮ ਜਿਹੜਾ ਹੈ ਰਾਮ ਚੰਦਰ ਹਿੰਦੂ ਧਰਮ ਦੇ ਵਿੱਚ ਇੱਕ ਮੁੱਖ ਧਰਮ ਤੇ ਭਗਵਾਨ ਵਿਸ਼ਨੂੰ ਦਾ ਸੱਤਵਾਂ ਅਵਤਾਰ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਕੌਸ਼ਲਿਆ ਦੇ ਹੋਇਆ ਸੀ ਰਾਮ ਤੇ ਰਾਮ ਦਾ ਵਿਆਹ ਜਿਹੜਾ ਹੈ ਉਹ ਸੀਤਾ ਦੇ ਨਾਲ ਹੋਇਆ ਸੀ ਜੋ ਕਿ ਕੇ ਵਿਧਾ ਦੇ ਰਾਜਾ ਜਨਕ ਦੀ ਧੀ ਸੀ ਤੇ ਓਹਨੇ ਭੂਤਾਂ ਦੇ ਰਾਜਾ ਰਾਵਣ ਨੂੰ ਮਾਰਿਆ ਤੇ ਉਸਦੀ ਪਤਨੀ ਸੀਤਾ ਨੂੰ ਰਿਹਾ ਕਰ ਦਿੱਤਾ ਜੋ ਕਿ ਬਚ ਗਈ ਸੀ ਤੇ ਉਸਦੇ ਦੋ ਪੁੱਤਰ ਵੀ ਹੋਏ ਸੀ ਲਵ ਤੇ ਕੁਸ਼ ਤੇ

ਹਾਂ ਜੇ ਭਰਤ ਦੀ ਗੱਲ ਕਰੀਏ ਤਾਂ ਭਰਤ ਜਿਹੜਾ ਸੀ ਭਰਤ ਦਾ ਜਨਮ ਕੇਕਈ ਦੀ ਕੁੱਖੋਂ ਹੋਇਆ ਸੀ

ਅਹ ਕੁਸ਼ ਦਿਵਾਜਾ ਦੀ ਧੀ ਮੰਡਵੀ ਅਤੇ ਮਿਥਿਲਾ ਦੇ ਰਾਜਾ ਜਨਕ ਦੇ ਭਰਾ ਚੰਦਰ ਭਾਗਾਂ ਦੇ ਨਾਲ ਹੋਇਆ ਸੀ ਤੇ ਇਸਲਈ ਉਹ ਸੀਤਾ ਦਾ ਚਚੇਰਾ ਭਰਾ ਸੀ ਇਸ ਕਰਕੇ ਇੱਕ ਲਕਸ਼ਮਣ ਸੀ ਤੀਜਾ ਤੇ ਲਕਸ਼ਮਣ ਜਿਹੜਾ ਸੀ ਸੁਮਿਤਰਾ ਨੇ ਜੁੜਵਾਂ ਬੱਚੇ ਲਕਸ਼ਮਣ ਤੇ ਸ਼ਤਰੁਘਨ ਨੂੰ ਜਨਮ ਦਿੱਤਾ ਲਕਸ਼ਮਣ ਜਿਸਨੂੰ ਲਖਨ ਆ ਸੌਮਿਤ੍ਰ ਵੀ ਕਿਹਾ ਜਾਂਦਾ ਹੈ ਤੇ

ਸ਼ੇਸ਼ ਯਾ ਸ਼ੇਸ਼ਨਾਗ ਦਾ ਅਵਤਾਰ ਜਿਹੜਾ ਉਹ ਮੰਨਿਆ ਜਾਂਦਾ ਹੈ ਤੇ ਲਕਸ਼ਮਣ ਦਾ ਵਿਆਹ ਸੀਤਾ ਦੀ ਛੋਟੀ ਭੈਣ ਉਰਮਿਲਾ ਦੇ ਨਾਲ ਹੋਇਆ ਸੀ ਉਨ੍ਹਾਂ ਦੇ ਦੋ ਪੁੱਤਰ ਅੰਗਦ ਤੇ ਚੰਦਰਕੇਤੁ ਹੋਏ ਹੈ ਤੇ ਉਸਨੇ ਗੁਲਾਮੀ ਦੌਰਾਮ ਰਾਮ ਤੇ ਸੀਤਾ ਦੀ ਸ਼ਰਧਾ ਦੇ ਨਾਲ ਜਿਹੜੀ ਸੀ ਉਹ ਸੇਵਾ ਕੀਤੀ ਸੀ ਅਖੀਰ ਤੇ ਜੇ ਗੱਲ ਕਰੀਏ ਸ਼ਤੁਰਘਨ ਦੀ ਸ਼ਤਰੁਘਨ ਭਗਵਾਨ ਰਾਮ ਦਾ ਸਭ ਤੋਂ ਛੋਟਾ ਭਰਾ ਤੇ ਲਕਸ਼ਮਣ ਦਾ ਜੁੜਵਾ ਭਰਾ ਸੀ ਉਹ ਮਥੁਰਾ ਦੇ ਰਾਕਸ਼ਸ ਰਾਜੇ ਲੁਬਾਨਸੁਰਾ ਦਾ ਕਾਤਿਲ ਸੀ ਜੋ ਰਾਵਣ ਦਾ ਭਤੀਜਾ ਸੀ ਉਸਦਾ ਵਿਆਹ ਅਹ ਸੁਸ਼ਾਧ ਵਜਾ ਦੀ ਧੀ ਤੀਜੀ ਆ ਦੀ ਤੀਜੀ ਧੀ ਰਾਜਕੁਮਾਰੀ ਸ਼੍ਰੁਤ ਕਿਰਤੀ ਨਾਲ ਹੋਇਆ ਸੀ ਤੇ ਅੱਛਾ ਹੋਰ ਕੁਝ ਜਾਣਨਾ ਚਾਹੁੰਦੇ ਹੋਣ ਤੁਸੀਂ ਅਹ ਮੈਂ ਦਿੰਨੀ ਹਾਂ ਤੁਸੀਂ ਮੈਨੂੰ ਇਹ ਦਾ ਸਕਦੇ ਹੋ ਕਿ ਜੋ ਸ਼੍ਰੀ ਰਾਮ ਚੰਦਰ ਸੀਗੇ

ਦੇ ਸੰਬੰਧ ਤੇ ਭਗਵਾਨ ਸ਼ੰਕਰ ਤੋਂ ਪੁੱਛਦੇ ਹੋਏ ਆਖਿਆ ਕਿ ਇਹ ਜੋ ਹਉਮੈਂ ਬ੍ਰਹਮ ਸ੍ਰਵਵਯਾਪਕ ਹੈ ਓਹਦੀ ਘਟ ਘਟ ਵਾਸੀ ਹੈ ਓਹਨੂੰ ਨਰ ਸ਼ਰੀਰ ਧਾਰਨ ਕਰਨ ਦੀ ਕੀ ਲੋੜ ਸੀ ਓਹਨੂੰ? ਰਾਮ ਇਸ ਜਿਗਿਆਸਾ ਨੂੰ ਮਿਟਾਉਂਦੀਆਂ ਜਿਹੜੇ ਭਗਵਾਨ ਸ਼ੰਕਰ ਹੈਂ ਉਨ੍ਹਾਂ ਨੇ ਇਹ ਕਿਹਾ ਹੈ ਕਿ ਭਗਵਾਨ ਸ਼੍ਰੀ ਰਾਮ ਦੇ ਅਵਤਾਰ ਗ੍ਰਹਿਣ ਦਾ ਇੱਕੋ ਇੱਕ ਕਾਰਨ ਹੈ ਇਹ ਨਹੀਂ ਕਿਹਾ ਜਾ ਸਕਦਾ ਕਿ ਫੇਰ ਵੀ ਸੰਤਾਂ ਦੇ ਵੇਦ ਪੁਰਾਣਾਂ ਨੇ ਭਗਵਾਨ ਦੇ ਅਵਤਾਰ ਨੂੰ ਬਾਰੇ ਇਹੋ ਜਿਹਾ ਸੋਚਿਆ ਉਹ ਮੈਂ ਤੁਹਾਡੇ ਜਿਹੜਾ ਨਾਲ ਸਾਂਝੀ ਕਰਦੀ ਹਾਂ ਜਾਣਕਾਰੀ ਕਿ ਜਦੋਂ ਜਦੋਂ ਧਰਮ ਦੀ ਮਰਿਆਦਾ ਜਿਹੜੀ ਹੈ ਢਹਿ ਢੇਰੀ ਹੁੰਦੀ ਹੈ ਤੇ ਅਧਰਮ ਤੇ ਹੰਕਾਰ ਜਿਹੜਾ ਹੈ ਓਹਦਾ ਵਾਧਾ ਹੁੰਦਾ ਹੈ ਗਊ ਬ੍ਰਾਹਮਣ ਦੇਵਤਾ ਜਿਹੜੇ ਉਹ ਧਰਤੀ ਤੇ ਜੁਰਮ ਵਧਦਾ ਹੈ ਤੇ ਉਦੋਂ ਉਦੋਂ ਜਿਹੜਾ ਕਈ ਤਰ੍ਹਾਂ ਦੇ ਸ਼ਰੀਰ ਧਾਰਨ ਕਰ ਕੇ ਪਰਮਾਤਮਾ ਜਿਹੜਾ ਹੈ ਅਸੁਰਾਂ ਦਾ ਸੰਘਾਰ ਕਰਨ ਵਾਸਤੇ ਜਿਹੜਾ ਹੈ ਉਹ ਅਹ ਧਰਤੀ ਤੇ ਮੁੜ ਆਉਂਦਾ ਹੈ ਭਗਵਾਨ ਸ਼ੰਕਰ ਫੇਰ ਕਹਿੰਦੇ ਹੈਂ ਵੀ ਇਹ ਸਧਾਰਨ ਕਾਰਨਾਂ ਦੇ ਇਲਾਵਾ ਭਗਵਾਨ ਜਿਹੜੇ ਸ਼੍ਰੀ ਰਾਮ ਦੇ ਅਵਤਾਰ ਦੇ ਪਰਮ ਵਿਚਿੱਤ੍ਰ ਅਨੇਕ ਕਾਰਨ ਹੈ ਜੇ ਉਨ੍ਹਾਂ ਦਾ ਪਹਿਲਾਂ ਕਾਰਨ ਦੱਸਾਂ ਤੇ ਉਹ ਇਹ ਹੈ ਕਿ ਬੈਕੁੰਠ ਦੇ ਵਿੱਚ ਭਗਵਾਨ ਵਿਸ਼ਨੂੰ ਦੇ ਜੈ ਤੇ ਵਿਜੇ ਦੋ ਵਾਰਪਾਲ ਰਹਿੰਦੇ ਹੈ ਇੱਕ ਵਾਰੀ ਉਨ੍ਹਾਂ ਦੇ ਮਨ ਅੰਦਰ ਇਹੋ ਜਿਹਾ ਵਿਚਾਰ ਆਇਆ ਵੀ ਸਾਰੇ ਵਿਸ਼ਨੂੰ ਦੀ ਹੀ ਪੂਜਾ ਆਪ੍ਰਤੀ ਕਰਦੇ ਹੈਂ ਸਾਡੀ ਕੋਈ ਕਰਦਾ ਹੀ ਨਹੀਂ ਤੇ ਅੱਜ ਤੋਂ ਪਹਿਲਾਂ ਸਾਡੀ ਪੂਜਾ ਜਿਹੜਾ ਆਰਤੀ ਕਰੀਏ ਕਰੇਗਾ ਉਸਨੂੰ ਹੀ ਅੰਦਰ ਜਾਂ ਦਿਆਂਗੇ ਉਹ ਦਿੰਨ ਇੱਤੇਫ਼ੈਕ ਦੇ ਨਾਲ ਤਿੰਨ ਘਰ ਧਿਕ ਆ ਗਏ ਜੈ ਵਿਜੈ ਨੇ ਉਨ੍ਹਾਂ ਨੂੰ ਅੰਦਰ ਜਾਂ ਤੋਂ ਰੋਕ ਦਿੱਤਾ ਤੇ ਉਨ੍ਹਾਂ ਨੇ ਸ਼ਰਾਪ ਦੇ ਦਿੱਤਾ ਕਿ ਤੁਸੀਂ ਦੋਵੇਂ ਜਿਹੜੇ ਹੈ ਨਿਸ਼ਾਚਰ ਸਿੱਟੇ ਵਜੋਂ ਹਿਰਨਾਕਸ਼ਪ ਹਰਨਾਕਸ਼ ਨਾਮ ਦੇ ਦੋ ਦੈਂਤ ਹੋਏ ਉਨ੍ਹਾਂ ਨੂੰ ਮੁਕਤ ਕਰਨ ਲਈ ਭਗਵਾਨ ਨੂੰ ਅਵਤਾਰ ਲੈਣਾ ਪਿਆ ਤਿੰਨ ਜਨਮ ਤੱਕ ਜੈ ਤੇ ਵਿਜੈ ਜਿਹੜੇ ਸੀ ਉਹ ਨਿਸ਼ਾਚਰ ਬਣਕੇ ਅਵਤਾਰ ਲੈ ਕੇ ਭਗਵਾਨ ਨੇ ਉਨ੍ਹਾਂ ਨੂੰ ਮੁਕਤ ਕੀਤਾ ਸੀ ਅੱਛਾ ਅੱਛਾ

ਠੀਕ ਹੈ thank you ਤੁਸੀਂ ਮੈਨੂੰ ਐਂਨੀ ਜਾਣਕਾਰੀ ਦਿੱਤੀ ਸ਼੍ਰੀ ਰਾਮ ਜੀ ਬਾਰੇ

ਹਾਂ ਜੀ ਚਲੋ ਠੀਕ ਹੈ thank you okay ਜੀ okay

Hello